ਫਿਰ ਕਪੂਰ ਕਹਿੰਦਾ ਫਿਰ ਮੇਰੇ ਸਿਰ ਸਾਨ ਹੈ ਹੈਂ ਜੇ ਉਹ ਪਹਿਲੇ ਉਹ ਕਹਿੰਦਾ ਦਰਬਾਰਾ ਕਹਿੰਦਾ ਕਹਿੰਦਾ ਮੇਰੇ ਸਿਰ ਸਾਨ ਹੈ ਫਿਰ ਤੇ ਜੇ ਤੈਨੂੰ ਲੋੜ ਏ ਤੂੰ ਲੇ ਜਾ ਕਹਿੰਦਾ ਸਾਨ ਤਾਂਂ ਨਹੀਂ ਮੇਰਾ ਕੰਮ ਤਾਂ ਅਟਕਿਆ ਖੜਾ ਮੈਨੂੰ ਜ਼ਿੰਮੇਵਾਰੀ ਏ ਤੇਰੇ ਕੰਮ ਦੀ ਅਟਕਿਆ ਅਟਕਿਆ ਰਹੇ ਦਰਬਾਰਾ ਸਿੰਘ ਨੂੰ ਦਰਬਾਰਾ ਸਿਰ ਨੂੰ ਆਇਆ ਕੋਲੋਂ ਪਟਵਾਰੀ ਨੇ ਹੋਲਾ ਜਿਹਾ ਆਖਿਆ ਕਾਹਨੂੰ ਬੜੇ ਚੋੜੇ ਹੁੰਨੇ ਓ ਮੁਕਾ ਲਓ ਰੋਲੇ ਨੂੰ ਪਰ ਸਰਪੰਚ ਨੇ ਮਲਵੀ ਜੀਭ ਵਿੱਚ ਚੱਭ ਕੇ ਟੋਕਿਆ ਆਪਾਂ ਨੂੰ ਕਾਹਨੂੰ ਆਣੈ, ਵਿੱਚ ਪਟਵਾਰੀ ਜੀ ਭਾਈ ਭਾਈ ਨੇ ਆਪੇ ਸਮਝਣਗੇ ਮਤਲਬ ਵੀ ਦੇਖੋ ਓਦਾਂ ਕਹਿੰਦੇ ਹੁੰਦੇ ਨਾ ਅਮੀਰ ਦਾ ਸਾਰੇ ਤੇ ਗ਼ਰੀਬਾਂ ਦਾ ਕੋਈ ਨੀ ਉਹ ਬੇਚਾਰੇ ਦੀ ਗੱਲ ਹੈ ਨਾ ਤਾਂ ਕੋਈ ਨੀ ਬੋਲਿਆ ਕਰਦਾ ਇਹੀ ਉਹਦੀ ਦਰਬਾਰੇ ਦੀ ਗੱਲ ਹੁੰਦੀ ਨਾ, ਤੇ ਸਾਰੇ ਨੇ ਬੋਲਣਾ ਥਾ। ਉਹਨੇ ਕਹਿਣਾ ਮੈਨੂੰ ਨੀ ਲੋੜ ਓਹਨੇ ਕਹਿਣਾ ਜੇ ਨਾ ਹੋਵੇ ਲੋੜ ਤੂੰ ਦੇ ਉਹਨੂੰ ਉਹ ਬੇਚਾਰਾ ਗ਼ਰੀਬ ਸੀਗਾ ਨਾ ਉਹ ਤਾਂ ਵੇਖ ਕੇ ਸਾਰੇ ਕਹਿੰਦੇ ਰਹਿਣਦੇ ਰਹਿਣਦੇ ਭਾਈ ਭਾਈ ਦੀ ਗੱਲ ਏ ਓਦਾਂ ਇਹ ਇੱਕ ਦੂਜੇ ਦੀਆਂ ਵਿੱਚ ਤੋਂ ਹੱਟਦੇ ਇਹਨਾਂ ਵਰਗੇ ਹੁੰਦੇ ਜਿਹੜੇ ਵਿੱਚ ਉਹ ਛੋਟੀ ਜਿਹੀ ਗੱਲ ਵਿੱਚ ਤੇਲ ਪਾ ਕੇ ਉਹਨੂੰ ਏਡਾ ਵੱਡਾ ਕਰਦੇ ਰਹਿੰਦੇ ਤੇ ਜਦੋਂ ਕੋਈ ਗੱਲ ਸਮਝਾਉਣ ਦੀ ਹੁੰਦੀ ਸੁਲਝਾਉਣ ਦੀ ਹੁੰਦੀ ਫਿਰ ਇਹ ਕਹਿੰਦੇ ਭਾਈ ਭਾਈ ਦੀ ਗੱਲ ਹੈ ਪਿੱਛੇ ਹੱਟ ਜਾਓ ਦੱਸੋ ਜਾਂ ਤਾਂ ਤੁਸੀਂ ਸਮਝਾਓ ਜਾਂ ਤਾਂ ਤੁਸੀਂ ਸਰਪੰਚ ਹੈ ਤੇ ਇਕ ਅਹੁਦੇ ਤੇ ਹਾਂ ਤਾ ਤੁਸੀਂ ਸਮਝਾਣ ਦਾ ਯਤਨ ਕਰੋ। ਕਯਾ ਪਤਾ ਤੁਹਾਡੇ ਸਮਝਾਣ ਨਾਲ ਉਹ ਗੱਲ ਠੀਕ ਹੋ ਜਾਵੇ ਨਹੀਂ ਤਾਂ ਇਹ ਸੋਚਦੇ ਨੀ। ਹੈਂ ਓਦਾਂ ਇਹਨਾਂ ਨੂੰ ਇਹ ਸਰਪੰਚੀਆਂ ਇਹ ਚਾਹੀਦੀਆਂ ਹੁੰਦੀਆਂ। ਤੇ ਫੇਰ ਉਹ ਕਯਾ ਕਹਿੰਦੇ ਕਹਿੰਦੇ ਕਪੂਰ ਚ ਵੀ ਸਰਪੰਚ ਦਾ ਰੁੱਖ ਤਾੜ ਗਯਾ ਅੱਗੇ ਵੀ ਉਹ ਕਈ ਵਰ੍ਹੇ ਤੋਂ ਓਹਦੇ ਨਾਲ ਲੱਗਦਾ ਰਹਿੰਦਾ ਸੀ ਦਰਬਾਰੇ ਕੱਪੜ ਨੂੰ ਇਹਨਾਂ ਗੱਲਾਂ ਦੀ ਕੀ ਸ਼ਰਮ। ਹੁਣ ਜੇ ਕਪੂਰ ਸਿੰਘ ਦਾ ਭਾਈ ਹੀ ਸਰਪੰਚ ਨੂੰ ਓਹਦੇ ਖਿਲਾਫ ਵਰਤਣ ਲਈ ਮਿਲੇ ਤਾਂ ਹੋਰ ਓਹਨੂੰ ਕੀ ਚਾਹੀਦਾ ਸੀ। ਉਸਨੇ ਹੋਰ ਨਰਮ ਹੋ ਕੇ ਦਰਬਾਰੀਆਂ ਨੂੰ ਸਮਝਾਣਾ ਚਾਹਿਆ। ਦਰਬਾਰਾ ਸਿੰਹਾ ਮੈ ਤੈਨੂੰ ਮਿੰਨਤ ਨਾਲ ਕਹਿੰਨਾ ਆਪਾਂ ਕਬੀਲਦਾਰ ਆ ਲੜਦੇ ਚੰਗੇ ਨਈ ਲੱਗਦੇ ਆ ਰਲਕੇ ਕੰਧ ਬਣਾਈਏ, ਤੂੰ ਹਾਂ ਕਰ ਜੀ ਕੂਣ ਕਹੇਂਗਾ ਮੈ ਉੱਕਣੇ ਮੰਨਲੂੰਗਾ ਕੰਧ ਏ ਮਾੜੀ ਦੋਹਾਂ ਨੂੰ ਇਹ ਤਾਂ ਸੁਖ ਹੈ ਮਾੜੀ ਮੋਤੀ ਕੰਧੋੜੀ ਹੁੰਦੀ ਮੈ ਤੈਨੂੰ ਕਹਿੰਨਾ ਵੀ ਨਾ ਸਾਰਾ ਭਰ ਚੁੱਕਣਾ ਮੈਨੂੰ ਵੀ ਔਖਾ ਏ ਤੂ ਮੈਨੂੰ ਬਹੁਤ ਚੁਕਾ ਚਕਾ ਦੇ ਮੈ ਆਪ ਥੋੜਾ ਚੱਕਲੀਂ ਕਪੂਰ ਸਿੰਘ ਦੀ ਨਰਮਾਈ ਨੇ ਦਰਬਾਰੀ ਦੀ ਅੜਬਾਈ ਕੁਛ ਢਿੱਲੀ ਕਰ ਦਿੱਤੀ। ਘੁਟਿਆ ਘੁਟੀਆਂ ਓਦੇ ਮੱਥੇ ਵਿਚੋਂ ਮਿਟਣ ਲੱਗੀਆਂ। ਪੱਲ ਦੀ ਪੱਲ ਹਾਂ ਕਰ ਦੇਣ ਲਈ ਓਹਦਾ ਜੀ ਵੀ ਕੀਤਾ। ਪਰ ਓਦੋ ਹੀ ਹੌਲੀ ਜਿਹੇ ਸਰਪੰਚ ਖੰਗੂਰੇਯਾ ਹਨੀ ਹੌਲੀ ਤੇ ਇਹਨਾਂ ਬੇਮਾਮੂਲੀ ਜਿੱਚ ਵਿਚਲੀ ਰਮਨ ਨੂੰ ਦਰਬਾਰਾ ਹੀ ਬੁਝ੍ਹ ਸਕੇ ਦਰਬਾਰੇ ਨੂੰ ਫਿਰ ਵੱਟ ਚੜ੍ਹ ਗਿਆ ਤੇ ਓਹਦੇ ਪੱਧਰ ਹੁੰਦੇ ਮੱਥੇ ਵਿਚ ਘੁੱਟੀਆਂ ਹੋਏ ਸੰਘਣੀਆਂ ਹੋ ਗਈਆਂ ਉਹ ਮੈ ਸ਼ਦਾਈ ਆ ਜਿਹੜਾ ਮੱਲੋ ਮੱਲੀ ਕਿਸੇ ਦਾ ਭਾਰ ਚੱਕਦਾ ਫਿਰਾਂ ਪਰ ਤੈਨੂੰ ਇਨਕਾਰ ਕਿਹੜੀ ਗੱਲੋਂ ਏ ਕਪੂਰ ਸਿੰਘ ਨੇ ਫੇਰ ਵੀ ਭਾਈ ਬੰਦੀ ਵਰਤੀ ਕੀ ਕੀ ਕਰੇ ਓਹਨੂੰ ਲੋੜ ਜੋ ਸੀ ਮੇਰੇ ਵਿਚ ਨਹੀ ਜਾਨ ਪੈਸਾ ਖਰਚਣ ਦੀ ਮੈ ਫਾਹੇ ਚੜ੍ਹਾਂ ਦਰਬਾਰਾ ਉਸੇ ਤਰਾਹ ਹਵਾ ਨੂੰ ਘਮਜੂ ਘੰਗੂਰੇਯਾ ਘੰਗੁਰਦਾ ਸੀ। ਖਰਚ ਹੱਲੇ ਮੈ ਕਰ ਦੇਨਾ ਤੂੰ ਫੇਰ ਦੇ ਦੇਈਂ ਜਦ ਹੋਣਗੇ ਓਦੋਂ ਦੇ ਦਈ। ਮੈ ਐਵੀਂ ਤੇਰੀ ਜੁੱਤੀ ਹੇਠਾ ਆਵਾਂ। ਦਰਬਾਰਾ ਕਿਸੇ ਰਾਹ ਵੀ ਨਈ ਸੀ ਚੁਣਨ ਦਿੰਦਾ। ਭਾਈ ਜੇ ਮਿੱਤਰ ਹੋਵੇ ਤਾਂ ਓਦੇ ਵਰਗਾ। ਕੋਈ ਮਿੱਤਰ ਨਹੀ ਜੇ ਭਾਈ ਦੁਸ਼ਮਣ ਬਣ ਜਾਵੇ ਤਾਂ ਓਦੇ ਵਰਗਾ ਕੋਈ ਦੁਸ਼ਮਣ ਨੀ। ਢੂਡ ਲੰਬੜਦਾਰ ਨੇ ਗੱਲ ਮੁਕਾਣੀ ਚਾਹੀ ਲੈਣਾ ਦੇਣਾ ਬਣਿਆ ਹੋਇਆ ਏ ਹੋਇਆ ਈ ਏ ਕੋਈ ਡਰ ਨੀ ਅੰਗਣ ਪਿੱਛੜ ਦਾ ਵੀ ਕਪੂਰ ਸਿੰਘ ਦੀ ਹਾਲਾਤ ਉੱਤੇ ਓਹਨੂੰ ਤਰਸ ਆਗਿਆ ਸੀ ਤੈਨੂੰ ਨਈ ਪਤਾ ਚਾਚਾ ਦਰਬਾਰੇ ਨੇ ਝੱਟ ਤਾੜ ਗਿਆ ਦਿੱਤਾ ਉਹ ਚੁੱਪ ਕਰ ਗਿਆ ਕੇਹੜਾ ਲੱਕੜ ਤੋਂ ਆਪਣੀ ਕੇਹੜਾ ਲੱਕੜ ਤੋਂ ਆਪਣੀ ਹੇਠੀ ਕਰਾਵੇ ਕਪੂਰ ਸਿੰਘ ਦੁਖੀ ਹੋਗਿਆ ਕਿ ਕੀ ਕਰੇ ਤੇ ਕੀ ਨਾ ਕਰੇ। ਇਹ ਬੇਈਮਾਨੀ ਕਿਸੇ ਪਾਸੇ ਦੀ ਨਹੀਂ ਇਹ ਬੇਈਮਾਨੀ ਕਿਸੇ ਪਾਸੇ ਦੀ ਨੀ ਮੰਨਦਾ ਪਲਯੋੰ ਚਾਰ ਸੌ ਰੁਪਈਏ ਲਾ ਕੇ ਓਹਨੂੰ ਮੁਫ਼ਤ ਵਿਚ ਕੰਧ ਬਣਾ ਕੇ ਦੇ ਦਿਓ ਤਾਂ ਲੋੜ ਏ ਜੇ ਅੱਧ ਮੰਗੋ ਤਾਂ ਲੋੜ ਨਹੀਂ ਉਹ ਜਾਣਦੇ ਕੰਧ ਤਾਂ ਇਹਨੂੰ ਆਪਣੀ ਲੋੜ ਤੋਂ ਬਣਾਉਣੀ ਪੈਣੀ ਏ ਉਹ ਕਿਊ ਖਾ ਖਾਮਖਾਹ ਹਾਮੀ ਭਰੇ ਸ਼ਤੀਰ ਓਹਦੀ ਕੋਈ ਲਾਹ ਹੀ ਨਹੀਂ ਸਕਦਾ ਦੋਬਾਰਾ ਦਰਬਾਰਾ ਸਿੰਹਾਂ ਕਪੂਰ ਸਿੰਘ ਨੂੰ ਬਿਰ ਬਿਰ ਕਰਨ ਲੱਗਾ, ਮੇਰੇ ਹਾਲ ਕੰਨੀ ਦੇਖ ਕਿੰਨਾਂ ਚਿਰ ਹੋਗਿਆ ਮੈਨੂੰ ਰੁਲਦੇ ਨੂੰ। ਹੁਣ ਤੂੰ ਐਵੇਂ ਅੜਿੱਕਾ ਨਾ ਢਾ। ਜਿਕਣ ਕਰੇਗਾ ਉਕਨ ਨਿੱਕਾ ਸਿੰਘ ਘੰਗੋਰਾਂ ਫੇਰ ਸੁਣਿਆ ਦਰਬਾਰੇ ਵਿਚ ਜਿਵੇਂ ਉੱਪਰੀ ਹਵਾ ਆਗਈ ਹੋਵੇ ਬਿਨਾ ਅੱਖ ਮਿਲਾਏ ਓਹਨੇ ਕੋਰਾ ਹੋ ਕੇ ਆਖਿਆ ਮੇਰਾ ਹਾਲ ਕੇਹੜਾ ਚੰਗਾ ਮੈ ਤੇਰੇ ਨਾ ਹਾਲ ਕੰਨੀ ਦੇਖਾਂ ਪਟਵਾਰੀ ਸਰਪੰਚ ਲੰਬੜਦਾਰ ਤੇ ਹੋਰ ਸਾਰੇ ਚੁੱਪ ਕਰਕੇ ਸੁਣਦੇ ਰਹੇ ਕਪੂਰ ਸਿੰਘ ਨੇ ਹੋਰ ਮੁੱਚ ਕੇ ਹੋਰ ਸਮਾਈ ਨਾਲ ਆਖਿਆ ਧੂੜ ਇੱਟ ਦੀ ਨਾ ਸਹੀ ਇਕ ਇੱਟ ਦੀ ਗੱਲ ਏ ਇੱਕ ਇੱਟ ਦੀ ਵੀ ਨਈ ਕਰਨੀ ਕੱਚੀ ਗੱਲ ਏ। ਕੱਚੀ ਨਾ ਪੱਕੀਂ ਵੇਚਾਰੇ ਨੂੰ ਇੱਟਾਂ ਦਾ ਹੀ ਅੱਧ ਦੇ ਦਈ ਮਨਜੂਰੀ ਨਾ ਸਹੀ ਓਹਨੇ ਹੋਰ ਕਾਪ ਖਾਦੀ ਪਰ ਦਰਬਾਰਾ ਤਾਂ ਇੱਕੋ ਆਟੇ ਦਾ ਸ਼ੀਰ ਸੀ ਹੋਰ ਵਿਗੜ ਕੇ ਬੋਲਿਆ ਜਦ ਮੈ ਕਿਹਾ ਕਹਿਰਾ ਕਹਿ ਦਿੱਤਾ ਮੈਨੂੰ ਨੀ ਲੋੜ ਮੈ ਨੀ ਕਰਨੀ ਮੈਨੂੰ ਮੈਨੂੰ ਨਾ ਕਹਿ ਜੇ ਕੰਧ ਕਪੂਰ ਸਿੰਘ ਵੀ ਕਰੇ ਤਾਂ ਵੀ ਢਾਉਣ ਵੇਲੇ ਤਾਂ ਅੱਧੀ ਦਾ ਅੱਧੀ ਦਾ ਕੋਲ ਹੋਣਾ ਜਰੂਰੀ ਸੀ। ਆਪਣੇ ਘਰ ਨੂੰ ਸਾਮਨਾ ਸ਼ਤੀਰਾਂ ਹੇਠ ਥੱਮੀਆਂ ਦੇਣੀਆਂ ਉਸਨੇ ਹੋਰ ਵੀ ਠੁਮੇ ਨਾਲ ਦਰਬਾਰੀ ਨੂੰ ਆਖਿਆ ਪਰ ਤੇਰੀ ਰਜਾਮੰਦੀ ਤੋਂ ਬਿਨਾ ਮੈ ਕੰਧ ਨੂੰ ਛੇੜਾਂ ਵੀ ਕਿਵੇਂ ਤੂੰ ਕੋਲ ਤਾਂ ਖੜ ਕੰਧ ਬਣੂਗੀ ਤਾਂ ਢਹਿ ਕੇ ਹੀ ਮੈ ਤਾਂ ਸਰਦਾਰ ਜੀ ਅੱਗੇ ਨੀ ਲਾਉਣ ਜਾਂਦਾ ਕੰਧ ਨੂੰ ਤੂੰ ਕਹਿੰਨਾ ਕੋਲ ਖੜ। ਮੈਨੂੰ ਚੱਟੀ ਪਈ ਏ। ਨਾ ਬਾਈ, ਵਿਚੋਂ ਹੀ ਕਿਸੇ ਨੇ ਦਰਬਾਰੀ ਦੀ ਗੱਲ ਨੂੰ ਆਖਿਆ ਆ ਤਾਂ ਬੇ ਜੇ ਆ ਹੁਣ ਤਾਂ ਕਪੂਰ ਸਿੰਘ ਨੂੰ ਵੀ ਅੱਗ ਗਈ। ਇਹਨੂੰ ਕਹਿੰਦੇ ਨੇ ਸ਼ਰੀਕ, ਉਸਨੇ ਦਿਲ ਵਿਚ ਆਖਿਆ, ਬੰਦਾ ਕਿਥੋਂ ਕੁ ਤੱਕ ਸਬਰ ਕਰਦਾ ਰਹੇ। ਤਾਂ ਵੀ ਉਹ ਤੱਤ ਨੂੰ ਮਾਰ ਕੇ ਪਰ ਥੋੜਾ ਤੇਜ਼ ਹੋ ਕੇ ਬੋਲਿਆ, ਜੇ ਮੈ ਬਣਾ ਲਾਂ ਤਾਂ ਤੂੰ ਸ਼ਤੀਰ ਨਾ ਸ਼ਤੀਰ ਤਾਂ ਨੀ ਧਰੇਂਗਾ ਮੇਰੀ ਕੰਧ ਤੇ? ਸ਼ਤੀਰ ਧਾਨੁ ਮੈਨੂੰ ਕਿਹੜਾ ਹਟਾ ਸਕਦਾ, ਮੈ ਮਾਲਕ ਆ ਕੰਧ ਦਾ ਦਰਬਾਰੀ ਨੇ ਹਿੱਕ ਥਾਪੜੀ, ਤੇਰੇ ਕੱਲੇ ਦੀ ਏ ਕੰਧ ਮੇਰੀ ਨੀ? ਤੂੰ ਬਹੁਤ ਮਾਲਕ ਏ, ਮੈ ਨਾ ਕਪੂਰ ਸਿੰਘ ਤਾਂ ਕੀ ਕਰੇ। ਕਪੂਰ ਸਿੰਘ ਕੀ ਕਰੇ ਦਰਬਾਰੀ ਨੇ ਉਲਟੀ ਹੋਰ ਤੜੀ ਮਾਰੀ ਮੈ ਤਾਂ ਸਰਦਾਰ ਜੀ ਤੇਰੇ ਉੱਤੇ ਅਰਜੀ ਦੇਣੀ ਏ ਤੂੰ ਭਾਲਦਾ ਏ ਅੱਧੀ ਤੇਰਾ ਕੋਠਾ ਢਹਿਣ ਨਾ ਕੰਧ ਹੋਗੀ ਨੰਗੀ ਜੇ ਮੀਹਾਂ ਵਿਚ ਕ ਨੰਗੀ ਕੰਧ ਮੇਰਾ ਕੋਠਾ ਲੈ ਕੇ ਬਹਿ ਗਈ ਤਾਂ ਕੌਣ ਹੋਏਗਾ ਜਿੰਮੇਵਾਰ ਹੁਣ ਤਾਂ ਕਪੂਰ ਸਿੰਘ ਹੋਰ ਵੀ ਭੜਕ ਪਿਆ ਤੂੰ ਲਾ ਲੈ ਜਿਹੜਾ ਜ਼ੋਰ ਲਾਣਾ ਮੈ ਜਾਣਦਾ ਜਿਹੜਾ ਵਕੀਲ ਤੇਰੇ ਅੰਦਰ ਬੋਲਦਾ। ਅੱਜ ਈ ਦਉ ਇਹ ਨਗੌਰਾ ਮੇਰੇ ਉੱਤੇ ਹੁਣ ਗਿਣ ਕੇ ਲਈ।

ਕਦੇ ਓਹਦੇ ਸਾਮਣੇ ਇਉਂ ਉਹ ਬੋਲਿਆ ਵੀ ਨਹੀ ਸੀ ਪਰ ਚੁੱਕ ਬੁਰੀ ਹੁੰਦੀ ਏ ਦਰਬਾਰਾ ਉਠਕੇ ਖੜਾ ਹੋਗਿਆ ਤੇ ਬਾਵਾਂ ਝਾੜਦਾ ਗੜਕੇ ਨਾਲ ਬੋਲਿਆ ਤੂੰ ਹੱਥ ਤਾਂ ਲਾ ਕੇ ਦੇਖ ਕੰਧ ਨੂੰ ਤੂੰ ਹ ਹੱਥ ਤਾਂ ਲਾ ਕੰਧ ਨੂੰ ਨੇੜੇ ਹੀ ਸੀ ਦੋਵੇਂ ਉਲਝ ਪੈਂਦੇ ਸੀ ਝੂੰਡੇ ਲੰਬੜਦਾਰ ਨੇ ਝੱਟ ਉੱਠ ਕੇ ਦਰਬਾਰੇ ਨੂੰ ਢੱਕ ਦਿੱਤਾ ਤੇ ਕਪੂਰ ਸਿੰਘ ਨੂੰ ਚਲੇ ਜਾਨ ਦੀ ਸੇਹਨਤ ਦਿੱਤੀ। ਕਪੂਰ ਸਿੰਘ ਓਥੇ ਤੁਰ ਪਿਆ। ਮਖਾਂ ਚੱਲ ਤਾਂ ਸਹੀ ਮੈ ਢਾਉਨਾਂ ਤੂੰ ਹਟਾਈ, ਦੇਖੀਂ ਨਾਲੇ ਹੁਣ ਕੰਧ ਬਣਦੀ ਵੀ ਕਿਵੇਂ ਏ ਨਾਲੇ ਨਾ ਦਈ ਖਾ ਭਲਾ ਤੂੰ ਅੱਧੀ ਪਟਵਾਰਖਾਣੇ ਦਾ ਬੂਹਾ ਲੰਘਦਿਆਂ ਉਹ ਕਹਿ ਰਿਹਾ ਸੀ ਸਾਰਾ ਪਿੰਡ ਦਰਬਾਰੇ ਨੂੰ ਕੋਸਣ ਲੱਗਾ ਉਹ ਮਾੜੀ ਮਾੜੀ ਗੱਲ ਏ ਦਰਬਾਰੇ ਖਾਤਰ ਕਿਸੇ ਕਿਸੇ ਲੋਟ ਤਾਂ ਬੰਦੇ ਨੂੰ ਮਨਣਾ ਚਾਹੀਦਾ ਕਪੂਰ ਸਿੰਘ ਵਿਚ ਪੈ ਗਿਆ ਘਰ ਬਣਾਵੇ ਕਿ ਨਾ ਬਣਾਵੇ। ਏਦੋਂ ਚੰਗਾ ਤਾਂ ਉਹ ਪਿੰਡੋਂ ਬਾਹਰ ਜਾ ਕੇ ਵੱਸਣਾ। ਕੰਧ ਬਣਦੀ ਦਿੱਸਦੀ ਨੀ। ਅੱਧੀ ਵੰਡ ਕੇ ਬਣਾਉਣਾ ਜਾ ਠੋਕਰਾਂ ਕਰਨ ਵਿਚ ਉਹ ਗੱਲ ਨਹੀ ਚਾਰ ਚੁਫੇਰਿਓਂ ਪੱਕਾ ਸੁਲ੍ਹਾ ਟੱਲੀ ਵਰਗਾ ਚਕੋਰ ਘਰ ਬਣ ਜਾਨ ਬਣ ਜਾਂਦਾ। ਆਖਿਰ ਓਹਨੇ ਫੈਸਲਾ ਕੀਤਾ ਕਿ ਉਹ ਕੰਮ ਸ਼ੁਰੂ ਕਰੇ। ਜਦੋਂ ਕੰਧ ਉੱਤੇ ਆਗਿਆ ਤਾਂ ਉਹ ਆਪੇ ਕੋਈ ਨਾ ਕੋਈ ਰਾਹ ਨਿਕਲ ਆਵੇਗਾ ਆੜਿਆ ਅੜਿਆ ਤਾਂ ਕਿਸੇ

hello ਕਿਵੇਂ ਆਖਿਆ?

ਵਧੀਆ ਵਧੀਆ ਤੂੰ ਦਸ।

ਵਧੀਆ ਘਰੇ ਠੀਕ ਹੈ ਤੁਸੀ ਦੱਸੋ ਠੀਕ ਹੈ ਘਰੇ।

ਮੈਂ ਚੰਡੀਗੜ੍ਹ ਤੋਂ। ਹੂ ਹੋਰ ਤੁਸੀਂ ਦਸੋ।